ਇਸ ਤੋਂ ਬਾਅਦ ਮੁੰਡਾ ਹਾਲੇ ਵੀ ਰੋਈ ਜਾ ਰਿਹਾ ਸੀ ਅਹ ਹਾਇਆ ਇਹ ਅਤੇ ਅਹ ਭਰਮਦਾ ਜਾਂਦਾ ਹੈ ਮੈਥੋਂ ਨਹੀਂ ਜੇ ਸ਼ਾਂਭਿਆ ਜਾਂਦਾ, ਬੀਜੀ ਨੇ ਹੋ~ ਰੌਣ

ਕੱਢ ਮਾਰਿਆ ਅਤੇ ਹਾਇਆ ਇੰਝ ਨਹੀਂ ਕਰੀਦਾ ਏ, ਬਈ ਜਿਦਾਂ ਤਰਾਹ ਜਿਹਾ ਨਿਕਲ ਗਿਆ, ਬੱਚਾ ਮਾਂ ਕੋਲ ਜਾ ਕੇ ਚੁੱਪ ਹੋ ਗਿਆ ਪਰ ਹਾਲੇ ਵੀ ਹਉਂਕਿਆ ਭਰ ਰਿਹਾ ਸੀਗਾ ਦੂਰ ਪਿੰਡ ਦੇ ਤੋਂ ਬਾਹਰਲੇ ਟਿੱਬੇ 'ਤੇ ਕੁੱਤਿਆਂ ਦੇ ਰੌਣ ਦੀ ਆਵਾਜ਼ ਆ ਰਹੀ ਸੀਗੀ, ਹਵੇਲੀ ਵੱਲੋਂ ਦੀਪ ਦੀਆਂ ਗਾਲਾਂ ਅਤੇ ਮੱਝ ਨੂੰ ਕੁੱਟਣ ਦੀ ਆਵਾਜ਼ ਆ ਰਹੀ ਸੀ, ਭੁੜਕ ਉਹ ਭੜਕ ਗਿਆ, ਉੱਠ ਗਿਆ ਸਾਂ, ਨਹੀਂ ਮਿਲੀ ਮਾਂ, ਦੀਪ ਨੇ ਇੱਕ ਤਰ੍ਹਾਂ ਬਾਲਟੀ ਚੁੱਕ ਕੇ ਅਹ ਚੌਂਕੇ 'ਤੇ ਸੁੱਟਦੇ ਹੋਇਆਂ ਕਿਹਾ ਅਤੇ ਰਾਤ ਮੱਝ ਅੱਗੇ ਪੱਠੇ ਨਹੀਂਓਂ ਪਾਏ ਹੋਣੇ ਅਤੇ ਤੇਰੇ ਇਸ ਨੌਕਰ ਨੇ ਕੰਧ ਵੱਲ ਖਲੋ ਕੇ, ਤਾਰ ਵੱਲ ਇਸ਼ਾਰਾ ਕਰਦੇ ਬੀਜੀ ਨੇ ਸ਼ਿਕਾਇਤ ਲਾਈ ਸੀ ਤੁਸਾਂ ਕੀ ਲੈਣਾ, ਖਿੱਝਦਾ ਜਿਹਾ ਦੀਪ ਬੋਲਿਆ, ਮੈਂ ਕੀ ਲੈਣਾ, ਦੁੱਧ ਦੀ ਲੱਪ ਜਿਹੜੀ ਦਿੰਦੀ ਹੈ, ਫੇਰ ਮੈਂ ਕਿੱਧਰ ਕਿੱਧਰ ਫਾਹੇ ਮਿਲਾਂ, ਆਉਂਦੇ ਹੋ ਤਾਂ ਹੁਣ ਜੂੜਿਓਂ ਫੜ੍ਹ ਕੇ ਬਾਹਰ ਕੱਢ ਦੇਣਾ ਦੀਪ ਖਾਸਾ ਖਿੱਝ ਗਿਆ ਸੀਗਾ, ਆਹ ਵੇਖੋ ਜੀ ਮੇਰਾ ਹਾਲ ਕੀ ਹੋਇਆ ਹੈ, ਫੂਕਾਂ ਮਾਰ ਮਾਰ ਅੋਰ~ ਅੋਂਤਰਾਂ ਧੂੰਆਂ ਅੱਖਾਂ ਨੂੰ ਪਿਆ ਲੜ੍ਹਦਾ ਏ, ਕੱਲ ਅੱਖ 'ਤੇ ਆਇਆ ਸਾਂ ਅਤੇ ਕੀ ਕਰਾਂ ਨਾ ਆਵੇ ਤਾਂ ਜਾ ਓਏ ਤਾਰਿਆ ਗੇਲੂ ਨੂੰ ਬੁਲਾ ਕੇ ਲਿਆ ਰੋਜ਼ ਲਾਰੇ ਲਾਈ ਜਾਂਦਾ ਏ ਅਤੇ ਤੁਸੀਂ ਬੀਜੀ ਮੁੰਡੇ ਨੂੰ ਹਰ ਵੇਲੇ ਕੋਸੀ ਨਾ ਜਾਇਆ ਕਰੋ, ਸੌਆ ਨਾਲੋਂ ਚੰਗਾ ਏ,

ਅਤੇ ਬਨੇਰੇ ਦੀ ਬਨੇਰੇ ਤੋਂ ਦੀ ਪੈਰ ਰੱਖ ਕੇ ਲੰਘਣ ਲੱਗਿਆ, ਇੱਟ ਉੱਖੜ ਗਈ, ਉੱਖੜੀ ਹੋਣ ਕਰਕੇ ਮਸਾਂ ਡਿੱਗਣੋ ਬਚਿਆ ਮਾਂ, ਮ~ ਡਿੱਗਣੋਂ ਬਚਿਆ ਸਾਂ ਅਤੇ ਬਨੇਰੇ ਦੀਆ ਬਹੁਤ ਸਾਰੀਆਂ ਇੱਟਾਂ ਉੱਖੜੀਆਂ ਪਈਆਂ ਸਨ ਜਿਵੇਂ ਕਦੀ ਕਿਸੇ ਬਨੇਰਾ ਲਿੰਬਿਆ ਹੀ ਨਾ ਹੋਵੇ ਕੋਠੇ 'ਤੇ ਥਾਂ ਥਾਂ ਘਾਹ ਦੀ ਤਰੇੜਾਂ ਫੁੱਟ ਰਹੀਆਂ ਸਨ ਅਹ ਤੁਸੀਂ ਵੇਖਿਆ ਹੀ ਹੋਣਾ ਜਿਹੜੇ ਘਰ 'ਚ ਕੀ ਕਹਿੰਦੇ ਆਪਣਾ ਲਿਪਾਈ ਪਤਾਈ ਨਹੀਂ ਹੁੰਦੀ ਨਾ, ਉੱਥੇ ਐਵੇਂ ਹੀ ਹੁੰਦਾ ਹੈ, ਕੰਧਾਂ 'ਚੋਂ ਘਾਹ ਉ~ ਉੱਗ ਜਾਂਦੇ ਏ, ਕਈ ਵਾਰੀ ਪਿੱਪਲ ਦੇ ਪੇੜ ਵੀ ਉੱਗ ਜਾਂਦੇ ਆ, ਐਵੇਂ ਅਤੇ ਕੋਠੇ 'ਤੇ ਥਾਂ ਥਾਂ ਘਾਹ 'ਚ

ਕਰਦੀ ਸੀ ਅਤੇ ਦੀਪ ਦਾ ਕਾਕਾ ਉੱਠ ਕੇ ਰੋਣ ਲੱਗਾ ਸੀ, ਮਾਂ ਸਦਕੇ ਮਾਂ ਵਾਰੀ ਮੇਰਾ ਪੁੱਤਰ ਵੀ, ਜੇ ਮੁੰਡੇ ਨੂੰ ਕੁੱਛੜ ਲੈ ਕੇ ਵਿਰਾਉਣ ਲੱਗੇ ਅਤੇ ਪੱਕ ਜਾਣਗੀਆਂ ਰੋਟੀਆਂ ਤੂੰ ਮੁੰਡਾ ਸੰਭਾਲ, ਮੁੰਡੇ ਨੂੰ ਮਾਂ ਕੋਲ ਬੀਜੀ ਨੇ ਕਿਹਾ ਆਹ ਲਾਹ ਲਵਾਂ ਚਾਰ ਪਰੋ~ ਪਰੌਠੀਆਂ, ਮੁੰਡਾ ਰੋਈ ਜਾ ਰਿਹਾ ਸੀ, ਚੁੱਪ ਕਰਨਾ ਹੀ ਕੀ ਨਹੀਂ, ਚਪੇੜ ਖਾ ਕੇ ਮੁੰਡਾ ਹੋਰ ਖੁਰਲਾ ਉੱਠਿਆ ਸੀ, ਸਵਰਨ ਗੱਚ ਜਿਹਾ ਖਾ ਕੇ ਉੱਠੀ ਅਤੇ ਮੁੰਡੇ ਨੂੰ ਲੈ ਕੇ ਹਵੇਲੀ ਚਲੀ ਗਈ, ਚੁਲ੍ਹੇ ਅੱਗੇ ਬੈਠੇ ਅਹ ਬੀਜੀ ਫੂਕ ਮਾਰਦੇ ਤਾਂ ਵਾਲ ਉੱਡ ਅੱਗੇ ਆ ਜਾਂਦੇ, ਚੁੱਲ੍ਹੇ 'ਚ ਸਵਾਹ ਉੱਡ ਉੱਡ ਕੇ ਉਹਨਾ ਦੇ ਸਿਰ ਵਿੱਚ ਪੈ ਰਹੀ ਸੀਗੀ ਅਤੇ ਉਹ ਹਫ ਰਹੇ ਸਨ ਇਹ ਤੇ ਰੁੜ੍ਹ ਜਾਣਾ ਕੁੱਛੜੋਂ ਈਂ ਅਹ ਕੁੱਛੜੋਂ ਨਹੀਂ ਪਿਆ ਉਤਰਦਾ, ਚੌਂਕੇਂ ਦੀ ਬੰਨ੍ਹੀ ਕੋਲ ਖੜ੍ਹੀ ਸਵਰਨ ਨੇ ਕਿਹਾ, ਹਾਲੇ ਤਾਂਈਂ ਸਮਾਇਲੀ ਵੀ ਅਹ ਨਹੀਂ ਆਉਣ ਵੜੀ, ਬੀਜੀ ਨੇ ਤਵੇ 'ਤੇ ਰੋਟੀ ਪਾਇਆ ਬਣਾਉਂਦਿਆਂ ਹੋਇਆ ਕਿਹਾ ਆਪ 'ਤੇ ਤੁਸਾਂ ਕੱਢੀ ਸੀ, ਨਾ ਹੁਣ ਮੈਂ ਜਾ ਕੇ ਉਹਦੀ ਪੈਰੀ ਪਵਾਂ, ਆ ਉਸ ਜਾਣਾ ਹੈ, ਕੱਢਣੋਂ ਤੁਸੋਂ ਰਹਿਣਾ ਨਹੀਂ ਅਤੇ ਨਹੀਂ ਨੀ ਮੈਂ ਕੀ ਕੀ ਉਹਨੂੰ ਆਣੀਆਂ, ਬੀਜੀ ਧਮਕ ਕੇ ਬੋਲੇ ਸਨ ਤੁਸੀਂ ਤਾਂ ਹਰ ਵੇਲੇ ਉਹਦੇ ਮੈਨੂੰ ਗੁਲਸਖਾ~ ਗੁਸਲਖਾਨੇ 'ਚੋਂ ਨਿਕਲਦਿਆਂ ਵੇਖਣ, ਸਵਰਨ ਅੱਗੋਂ ਕੁੱਝ ਬੋਲਦੀ ਰਹਿ ਗਈ ਸੀ ਅਤੇ ਉੱਠੋਂ ਤੁਸੀਂ ਚੁੱਲ੍ਹੇ ਅੱਗਿਓਂ, ਪਕਾ ਲੈਂਦੀ ਹਾਂ ਮੈਂ ਰੋਟੀ ਅਤੇ ਮੁੰਡੇ ਨੂੰ ਚੌਂਕੇ ਕੋਲ ਅਹ ਭੱਠੀ ਢੱਠੀ ਮੰਜੇ ''ਤੇ ਬਿਠਾ ਕੇ, ਹੱਥ 'ਚ ਰੋਟੀ ਦੀ ਬੁਰਕੀ ਦਿੰਦਿਆਂ ਸਵਰਨ ਨੇ ਕਿਹਾ, ਅੱਖਾਂ ਪੂੰਝਦੇ ਹੋਏ, ਲੜਖੜਾਉਂਦੇ ਹੋਏ ਬੀਜੀ ਚੁੱਲ੍ਹੇ ਅੱਗਿਓਂ ਉੱਠ ਕੇ ਮੁੰਡੇ ਮ~ ਅਹ ਵਾਲੀ ਮੰਜੀ 'ਤੇ ਜਾ ਡਿੱਗੇ, ਹਾਏ ਨੀਂ ਮੈਂ ਜੋ ਭੈੜੀ ਹੋਈ ਨੀ, ਮੈਂ ਕੁਪੱਤੀ ਅਤੇ ਕੁੱਝ ਕੀ ਅਹ

ਲਾ ਅਤੇ ਕੱਛਾਂ ਪਾਉਂਦੀਆਂ ਮੇਰੇ ਹੱਥ ਜਿਵੇਂ ਉੱਥੇ ਦੇ ਉੱਥੇ ਹੀ ਠਿਠਕ ਗਏ ਸਨ ਕੋਠੇ 'ਤੇ ਅਹ ਸੁੱਤੀ ਡਿੰਪਲ ਉੱਬੜ ਵਾਹੇ ਉੇੱਥੇ ਬਨੇਰੇ 'ਤੇ ਆ ਖਲੋਤੀ ਸੀ ਅਤੇ ਬਾਹਰੋਂ ਹੋ ਕੇ ਆਈ ਮੇਰੀ ਪਤਨੀ ਨੇ ਆਇਆ ਠਿਠਕ ਕੇ ਰਹਿ ਗਈਆਂ ਸਨ, ਦੁਬਾਰਾ 'ਚ ਪਾਠ ਭਰਦੇ ਕਰਦੇ ਭਾਈ ਜੀ ਅਹ ਸੁਰ ਮੱਧਮ ਪੈ ਗਏ ਸੀ ਅਤੇ ਨਿੱਕਾ ਅੱਸੂ ਜਾਗ ਪਿਆ ਸੀ ਅਤੇ ਅਹ ਡਰਕੇ ਉੱਚੀ ਉੱਚੀ ਰੋਣ ਲੱਗਾ ਸੀ ਉਦੋਂ ਅਤੇ ਵਿਹੜੇ ਜਿਹੜਾ ਕੁੱਤਾ ਉੱਛਲ ਉੱਛਲ ਕੇ ਹਵਾ ਨੂੰ ਭੌਂਕੀ ਜਾ ਰਿਹਾ ਸੀ, ਦੀਪ ਦੇ ਪਿੱਛੇ ਪਿੱਛੇ ਮੋ~ ਅਹ ਮੋਢੇ 'ਤੇ ਕੁਹਾੜਾ ਚੁੱਕ ਅਹ ਚੁੱਕੀ ਆਉਂਦਾ ਤਰਖਾਣ ਜਿਵੇਂ ਬੋਰਾ ਜਿਹੀ ਗੱਡਿਆ ਗਿਆ ਸੀ, ਇਹ ਸਿਆਪਾ ਨਾ ਮੁੱਕਣ, ਮੁੱਕਣਾ ਐਂ, ਨਾ ਮਗਰੋਂ ਲਹਿਣਾ ਐਂ, ਦੀਪ ਨੇ ਮੇਰੇ ਵੱਲ ਵਹਿੰਦਿਆਂ ਕਿਹਾ, ਕੋਈ ਹੈ ਤੁਹਾਨੂੰ ਵਿਚਾਰ, ਕੀ ਅਣਖਣਗੇ ਜਾ ਭਾਅ ਜੀ ਅਹ ਆਖਣਗੇ ਭਾਅ ਜੀ ਕਹਿਣ ਨੂੰ ਉਹ ਆਪਣੀ ਪਤਨੀ ਨੁੰ ਕਹਿ ਰਿਹਾ ਸੀ, ਚੁੱਪ-ਚਾਪ ਸਵਰਨ ਮੇਜ਼ 'ਤੇ ਸਭ ਚੀਜ਼ਾਂ ਰੱਖ ਗਈ ਸੀ ਸੋਚਾਂ 'ਚ ਕੀ ਪਏ ਹੋ ਭਾਅ ਜੀ, ਲਓ ਲਓ ਖਾਓ ਮੇਰੀ ਪਲੇਟ 'ਚ ਚੋਖਾ ਸਾਰਾ ਮੱਖਣ ਅਤੇ ਆਮਲੇਟ ਰੱਖਦਿਆਂ ਦੀਪ ਨੇ ਕਿਹਾ ਸੀ ਚਾਹ ਦੀਆਂ ਘੁੱਟਾਂ ਮੇਰੇ ਸੰਘ 'ਚ ਅੜ ਅੜ ਜਾ ਰਹੀਆਂ ਸਨ ਅਤੇ ਹਵੇਲੀ 'ਚ ਠੱਕ ਠੱਕ ਕੁਹਾੜੇ ਦੀ ਆਵਾਜ਼ ਆ ਰਹੀ ਸੀ, ਚੋਂਂਕੇ ਵਿੱਚ ਬੀਜੀ ਉਂਝ ਹੀ ਉਂਝ ਹੀ ਪਏ ਬੈਠੇ ਸਨ, ਭਾਅ ਜੀ ਤੁਸਾਂ ਤਾਂ ਕੁੱਝ ਵੀ ਨਹੀਂ ਖਾਧਾ, ਮੇਰੀ ਪਲੇਟ ਵਿੱਚ ਸਭ ਕੁੱਝ ਉਂਝ ਦਾ ਉਂਝ ਹੀ ਪਿਆ ਵੇਖ ਦੀਪ ਨੇ ਕਿਹਾ ਸੀ, ਕੋਸ਼ਿਸ਼ ਕਰਨ ਦੇ ਵੀ ਮੇਰੇ ਸੰਘੋਂ ਬੁਰਕੀ ਵੀ ਨਹੀਂ ਸੀ ਉੱਤਰ ਰਹੀ, ਦੀਪ ਤਸੱਲੀ ਨਾਲ ਖਾ ਰਿਹਾ ਸੀ, ਅੱਧੀ ਪਰਾਉਂਠੀ ਜਿਵੇਂ ਜਿਵੇਂ ਖਾ ਕੇ ਉੱਠਿਆ ਤਾਂ ਦਾ ਭਰਾ ਨੇ ਕਿਹਾ ਸੀ ਸਵਰਨ ਆਪਾਂ ਨੂੰ ਇਹਨਾ ਲਈ bread ਮੰਗਵਾ ਕੇ ਰੱਖਣੀ ਚਾਹੀਦੀ ਸੀ, ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ, ਭਲਾ ਅਖਬਾਰ ਮਿਲ ਜਾਏਗਾ ਇੱਥੋਂ ਕੋਈ ਅਖਬਾਰ ਪੜ੍ਹਨ ਲਈ ਬੜੀ ਤਤਪਰਤਾ ਜਤਾਉਂਦਿਆ ਮੈਂ ਦੀਪ ਨੂੰ ਪੁੱਛਿਆ ਸੀ ਮੈਂ ਹੁਣੇ ਜ਼ੈਲਦਾਰਾਂ ਦੀ ਉਹ ਅੰਗਰੇਜ਼ੀ ਦਾ ਅਖਬਾਰ ਲਈ ਆਉਣਾ, ਅਤੇ ਉਹ ਕਹਿੰਦੇ ਹੋਏ ਦੀਪ ਬੂਹਿਓਂ ਬਾਹਰ ਹੋ ਗਿਆ ਸੀ, ਬੀਜੀ ਕੋਲ ਪਈ ਚਾਹ ਅਤੇ ਪਰਾਉਂਠੀਆਂ ਉਂਝ ਦੀ ਉਂਝ ਅਣ~ ਅਣਛੋਹੀਆਂ ਪਈ ਸੀ ਅਤੇ ਬੀਜੀ ਦੀ ਮੰਜੀ 'ਤੇ ਬੈਠੀ ਮੇਰੀ ਪਤਨੀ ਮੰਜੀ ਦੀ ਨਿਕਲੀ ਹੋਈ ਰੱਸੀ ਨੂੰ ਆਪਣੀ ਉਂਗਲ ਨਾਲ ਲਪੇਟਦੀ ਅਤੇ ਫੇਰ ਉਧੇੜ ਪੈਂਦੀ ਉਧੇੜ ਲੈਂਦੀ ਅਤੇ ਅਹ ਪਰ੍ਹਾ ਖਲੋਤੀ ਡਿੰਪਲ ਇੱਕ ਅੱਖ ਬੀਜੀ ਵੱਲ ਤੱਕੀ ਜਾ ਰਹੀ ਸੀ, ਪਾਠ ਸੁਣਨ ਦਾ ਬਹਾਨਾ ਕਰਕੇ ਮੈਂ ਉੱਪਰ ਚੁਬਾਰੇ 'ਤੇ ਜਾ ਚਲਾ ਗਿਆ ਸਾਂ ਅਹ ਭਾਅ ਜੀ ਕਿੱਥੇ ਨੇ ਅਖਬਾਰ ਲਿਆਂਦਾ ਏ ਦੀਪ, ਕਾਫੀ ਦੇਰ ਲਾ ਕੇ ਆਇਆ ਸੀ, ਜ਼ੈਲਦਾਰਾਂ ਦੇ ਘਰੋਂ ਉਹਨਾ ਨੂੰ ਅਖਬਾਰ ਮਿਲੀ ਹੀ ਨਹੀਂ ਸੀ, ਉਹ ਨਾਲ ਦੇ ਕਸਬੇ ਤੋਂ ਲੈਣ ਚਲਾ ਗਿਆ ਸੀ, ਚੱਲੋ ਖੇ~ ਖੇਤਾਂ ਨੂੰ ਚੱਲੀਏ, ਦੀਪ ਨੇ ਮੈਨੂੰ ਨਾਲ ਚੱਲਣ ਲਈ ਕਿਹਾ ਸੀ, ਘਰ 'ਚ ਮੈਨੂੰ ਘੁੱਟਣ ਮਹਿਸੂਸ ਹੋ ਰਹੀ ਸੀ, ਘਰੋਂ ਬਾਹਰ ਜਾਣਾ ਮੈਨੂੰ ਚੰਗਾ ਲੱਗਿਆ, ਮੁਰਗਾ ਮੰਗਵਾ ਲਈ ਸਵਰਨ ਤੋਂ, ਦੀਪ ਨੇ ਪਤਨੀ ਦੀ ਤਾਰੀਫ ਕੀਤੀ ਸੀ ਆਹ ਨਰਮਾ 'ਤੇ ਨਰਮਾ ਏ ਭਾਅ ਚਾਰ ਪਹਿਲੀਆਂ ਹੂਕ ਮਾਰ ਦੇ ਦੀਪ ਪਹਿਲੀਓ ਪਹਿਲੀ ਫਿਰ ਕੇ ਆਪਣੀ ਫਿ~ ਫਸਲ ਵੀ ਖਾ ਗਏ ਸੀ, ਅੱਗੜ ਪਿਛੜ ਅਸੀਂ ਤੂਤਾਂ ਵਾਲੇ ਵੱਲ ਹੋ ਤੁਰੇ ਸਾਂ ਅਤੇ ਟਿਊਬੈੱਲ ਤੋਂ ਬਾਜ਼ਾਂ ਤਾਜ਼ਾ ਪਾਣੀ ਪੀ ਕੇ, ਮੈਂ ਤੂਤਾਂ ਦੀ ਛਾਵੇਂ ਠੰਢੀ ਮੰਜੀ 'ਤੇ ਜਾ ਬੈਠਿਆ ਜਦੋਂ ਦੀ ਹੋਸ਼ ਸੰਭਾਲੀ ਸੀ, ਬੀਜੀ ਨੇ ਬੀਜੀ ਹੀ ਸਾਡੀ ਦੁਨੀਆ 'ਚ ਸਭ ਤੋਂ ਸਭ ਕੁੱਝ ਸਨ ਅਤੇ

ਰੋਗ ਘੱਟਦੇ ਹਨ ਅਤੇ ਤੇ ਸਰੀਰ ਦੇ ਵਿੱਚ ਪਈਆਂ ਬਿਮਾਰੀਆਂ ਨੂੰ ਵੀ ਘੱਟ ਹੁੰਦਾ ਹੈ, ਹੱਸਣ ਤੋਂ ਸੱਖਣੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ? ਹੱਸਣ ਨਾਲ ਸਾਡੀ ਜ਼ਿੰਦਗੀ ਬਹੁਤ ਵਧੀਆ ਹੁੰਦੀ ਹੈ। ਜੇਕਰ ਅਸੀਂ ਹੱਸਦੇ ਰਹਿੰਦੇ ਹਾਂ ਤਾਂ ਸਾਡੇ ਨਾਲ ਆਲੇ ਦੁਆਲੇ ਦੇ ਲੋਕ ਵੀ ਖੁਸ਼ ਹੁੰਦੇ ਹਨ। ਤਾਂ ਜੋ ਉਹਨਾ ਵਿੱਚੋਂ ਹੱਸਣ ਨਾਲ ਕੋਈ ਵੀ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਰਹਿੰਦਾ। ਹਸਮੁੱਖ ਬੰਦਾ ਉਦਾਸ ਬੰਦੇ ਨੂੰ ਵੀ ਖੁਸ਼ ਕਰ ਜਾਂਦਾ ਹੈ। ਇਨਸਾਨ ਦੇ ਜੀਵਨ ਵਿੱਚ ਇਹੋ ਜਿਹੀਆਂ ਪ੍ਰਸਥਿਤੀਆਂ ਆਉਂਦੀਆਂ ਰਹਿੰਦੀਆ ਨੇ। ਇਨਸਾਨ ਦੇ ਵਿੱਚ, ਜੀਵਨ ਵਿੱਚ ਬਹੁਤ ਸਾਰੀਆਂ ਆ~ ਅਹ ਪ੍ਰਸਥਿਤੀਆਂ ਆਉਂਦੀਆਂ ਰਹਿੰਦੀਆਂ ਨੇ। ਕਦੇ ਉਹਨੂੰ ਕੋਈ ਦੁੱਖ ਆਉਂਦਾ ਹੈ, ਕਦੇ ਉਹਨੂੰ ਕੋਈ ਦੁੱਖ ਆਉਂਦਾ ਹੈ, ਜੇਕਰ ਗਰ ਇਨਸਾਨ ਨਾ ਦੁੱਖਾਂ ਨੂੰ ਛੋਟਾ ਸਮਝੇ ਤਾਂ ਉਹ ਹਰ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਰਹਿ ਸਕਦਾ ਹੈ, ਕਠਿਨ ਪ੍ਰਸਥਿਤੀਆਂ ਦਾ ਸਾਹਮਣਾ ਕਿਵੇਂ ਕਰਨਾ ਚਾਹੀਦਾ ਹੈ, ਕਠਿਨ ਪ੍ਰਸਥਿਤੀਆਂ ਦਾ ਸਾਹਮਣਾ ਬਹੁਤ ਹੀ ਦਲੇਰ ਹੋ ਕੇ ਕਰਨਾ ਚਾਹੀਦਾ ਹੈ। ਕਦੇ ਵੀ ਆਪਣੇ ਦੁੱਖਾਂ ਨੂੰ ਆਪਣੀਆਂ ਖੁਸ਼ੀਆਂ ਤੋਂ ਵੱਡ~ ਅਹ ਵੱਡੇ ਨਹੀਂ ਸਮਝਣਾ ਚਾਹੀਦਾ। ਜੇਕਰ ਅਸੀਂ ਇੰਝ ਕਰਦੇ ਹਾਂ ਤਾਂ ਸਾਡੀਆਂ ਸਾਡੇ ਦੁੱਖ ਸਾਡੇ ਘਰ ਵਿਚ ਘਰ ਕਰਕੇ ਬੈਠ ਜਾਂਦੇ ਆ ਖੁਸ਼ ਰਹਿਣ ਵਾਲਾ ਵਿਅਕਤੀ ਦੂਸਰਿਆਂ ਨੂੰ ਵੀ ਕੀ ਪ੍ਰਦਾਨ ਕਰਦਾ ਹੈ? ਜੋ ਖੁਸ਼ ਰਹਿਣ ਵਾਲਾ ਵਿਅਕਤੀ ਦੂਸਰਿਆਂ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ ਕੋਈ ਵੀ ਵੀ ਵਿਅਕਤੀ ਜੇਕਰ ਦੁਖੀ ਹੁੰਦਾ ਹੈ ਤਾਂ ਤੁਹਾਨੂੰ ਉਸ ਨੂੰ ਖੁਸ਼ ਰੱਖਣਾ ਚਾਹੀਦਾ ਹੈ, ਨਾ ਕਿ ਉਸਨੂੰ ਨੂੰ ਕੋਈ ਦੁੱਖ ਦ~ ਦੇਣਾ ਚਾਹੀਦਾ ਹੈ, ਕਲਪਨਾ ਚਾਵਲਾ, ਕਲਪਨਾ ਚਾਵਲਾ ਪੁਲਾੜ ਦੀ ਪਰੀ ਸੀ। ਕਲਪਨਾ ਨੇ Model Town ਵਿਚਾਲੇ ਘਰ ਘਰ ਅਹ ਕਲਪਨਾ ਦਾ ਘਰ ਕਰਨਾਲ ਦੇ Model Town ਵਿਚਾਲੇ ਘਰ ਵਿੱਚ ਉਹ ਗਰਮੀਆਂ ਦੇ ਰੁੱਤੇ ਇੱਕ ਖੁੱਲ੍ਹੇ ਵਿਹੜੇ ਵਿੱਚ ਸੌਣਾ ਪਸੰਦ ਕਰਦੀ ਸੀ। ਸੌਣ ਤੋਂ ਪਹਿਲਾਂ ਉਹ ਕਿੰਨੀ ਹੀ ਦੇਰ ਖੁੱਲ੍ਹੈ ਅਸਮਾਨ 'ਤੇ ਬਿਖਰੇ ਤਾਰਿਆਂ ਨੂੰ ਨਿਹਾਰਦੀ ਰਹਿੰਦੀ ਸੀ। ਉਹ ਘੰਟੇ ਬੱਧੀ ਟਿਕ ਟਿਕੀ ਲਗਾ ਕੇ ਤਾਰਿਆਂ ਨੂੰ ਵੇਖਦੀ ਰਹਿੰਦੀ। ਮੈਂ ਇਹਨਾਂ ਤਾਰਿਆਂ ਕੋਲ ਪੁੱਛਣਾ ਚਾਹੁੰਦੀ ਹਾਂ। ਉਸਦਾ ਇਹ ਸੁਪਨਾ ਸੱਚ ਹੋ ਜਾਵੇਗਾ, ਕਲਪਨਾ ਚਾਵਲਾ ਨੂੰ ਉਸ ਵੇਲੇ ਨਹੀਂ ਸੀ ਪਤਾ। ਇੱਕ ਦਿਨ ਉਹ ਤਾਰਿਆਂ ਨੂੰ ਲੱਭਣ ਲਈ ਆਪ ਤਾਰਾ ਹੋ ਗਈ ਹੋ ਗਈ, ਕਲਪਨਾ ਚਾਵਲਾ ਦਾ ਜਨਮ, ਅਮ ਭਾਰਤ ਦੇ ਹਰਿਆਣਾ ਪ੍ਰਾਂਤ ਦੇ ਸ਼ਹਿਰ ਕਰਨਾਲ ਵਿਖੇ, ਸ੍ਰੀ ਮਤੀ ਸੰਜਯੋਤਾ ਚਾਵਲਾ ਦੀ ਕੁੱਖੋਂ ਹੋਇਆ ਸੀ, ਸੀ, ਪਿਤਾ ਬਨਾਰਸੀ ਲਾਲ ਚਾਵਲਾ ਉਸ ਵੇਲੇ ਜ਼ਿੰਦਗੀ ਦੀ ਜੱਦੋ ਜਹਿਦ ਵਿੱਚ ਉਲਝੇ ਹੋਏ ਸਨ, ਉਹਨਾ ਪੀਪਿਆਂ, ਉਹਨਾ ਦੀ ਪੀਪਿਆ ਦੇ ਢੱਕਣਾਂ ਬਣਾਉਣ ਵਾਲੀ ਦੁਕਾਨ ਸੀ, ਸੀ ਕਲਪਨਾ ਦੀਆਂ ਦੋ ਵੱਡੀਆ ਭੈਣਾਂ, ਸੁਨੀਤਾ, ਦੀਪਾ ਅਤੇ ਭਰਾ ਸੰਜੇ ਚਾਵਲਾ ਸੀ, ਕਲਪਨਾ ਆਪਣੇ ਪਰਿਵਾਰ ਵਿੱਚ ਸਭ ਤੋਂ ਨਿੱਕੀ ਅਤੇ ਲਾਡ਼ਲੀ ਅਤੇ ਹੋਣਹਾਰ ਵੀ ਸੀ, ਪੰਜ ਸਾਲ ਦੀ ਉਮਰ ਵਿੱਚ ਵੀ ਕਲਪਨਾ ਆਪਣੇ ਘਰ ਦੇ ਨੇੜੈ ਟੈਗੋਰ ਬਾਲ ਨਿਕੇਤਨ ਸਕੂਲ ਵਿੱਚ ਦਾਖਲ ਕਰਵਾਇਆ ਗਿਆ, ਸਕੂਲ ਵਿੱਚ ਜਦੋਂ ਵੀ ਕਲਪਨਾ ਨੂੰ ਕੋਈ ਤਸਵੀਰ ਬਣਾਉਣ ਦਾ ਸੌਂਕ ਮੌਕਾ ਮਿਲਦਾ ਤਾਂ ਉਹ ਆਪਣੇ ਛੋਟੇ ਛੋਟੇ ਹੱਥਾਂ ਨਾਲ ਸਿਤਾਰਿਆਂ, ਰਾਕਟਾਂ ਦੀ ਤਸਵੀਰ ਬਣਾਉਂਦੀ, ਉਹ ਕਦੇ ਵੀ ਕੋਈ ਹੋਰ ਘਰ ਦੀ ਕੋਈ ਹੋਰ painting ਕੋਈ ਕੋਈ ਤਸਵੀਰ ਨਾ ਬਣਾਉਂਦੀ, ਉਹ ਸਿਰਫ, ਉਹ ਸਿਰਫ ਘਰ ਦੇ ਅਹ ਤਾਰਿਆਂ ਦੀ ਤਸਵੀਰ ਬਣਾਉਂਦੀ, ਦੀ ਉਸ ਦੀਆਂ ਤਸਵੀਰਾਂ ਬਹੁਤ ਸੋਹਣੀਆਂ ਅਤੇ ਸੁੰਦਰ ਹੁੰਦੀਆਂ, ਕਲਪਨਾ ਆਪਣੇ ਜੀਵਨ ਵਿੱਚ ਬਹੁਤ ਉਤੋਂ ਜ਼ਿਆਦਾ ਤਰੱਕੀ ਕਰਨਾ ਚਾਹੁੰਦੀ ਸੀ। ਤਸਵੀਰਾਂ ਬਣਾਉਂਦੀ, ਉਸਦੀ ਪੁਲਾੜ ਉਸਦੀ ਪੁਲਾੜ ਪ੍ਰਤੀ ਰੁਚੀ ਦਾ ਸੰਕੇਤ ਹੁੰਦੀ, ਜਦੋਂ ਉਸ ਦੀਆਂ, ਦੂਜੇ ਬੱਚੇ ਖੇਡਣ ਵਿੱਚ ਵਿਅਸਤ ਹੁੰਦੇ ਤਾਂ, ਤਾਂ ਕਲਪਨਾ ਪੜ੍ਹਾਈ ਵੱਲ ਧਿਆਨ ਦਿੰਦੀ। ਅਤੇ ਆਪਣੇ ਜ਼ਿੰਦਗੀ ਵਿੱਚ ਸਫਲ ਕੁੱਝ ਕਰ ਦੇ ਵਿੱਚ ਮਸਤ ਰਹਿੰਦੀ, ਦੂਜੇ ਬੱੱਚੇ ਜਦ ਖੇਡਾਂ ਵਿੱਚ ਮਸਤ ਹੁੰਦੇ ਤਾਂ ਕਲਪਨਾ ਆਪਣਾ ਸਮਾਂ ਆਪਣੇ ਸਮੇਂ ਵਿੱਚ ਪੜ੍ਹਾਈ ਵਿੱਚ ਲਾਉਂਂਦੀ, ਘਰ ਦੇ ਸਾਰੇ ਕੰਮ ਘਰ ਦੇ ਸਾਰੇ ਜੀਅ ਉਸਨੂੰ ਕਿਤਾਬੀ ਕੀੜਾ ਕਹਿ ਕੇ ਬੁਲਾਉਂਦੇ ਸਨ, ਘਰ ਦੇ ਸਾਰੇ ਲੋਕ ਉਸਨੂੰ ਕਿਤਾਬੀ ਕੀੜਾ ਕਹਿ ਕੇ ਬੁਲਾਉਂਦੇ ਸਨ, ਕਲਪਨਾ ਵਿੱਚ ਇੱਕ military ਕਲਪਨਾ ਕਰਨਾਲ ਵਿੱਚ ਇੱਕ military ਸਕੂਲ ਸੀ, ਸਕੂਲ ਹੈ, ਜਿੱਥੇ, ਜਿੱਥੇ ਉਹ ਚੜ੍ਹਦੇ ਉੱਤਰਦੇ ਜਹਾਜ਼ਾਂ ਨੂੰ ਵੇਖਦੀ ਸੀ, ਉਸ ਸਮੇਂ ਉਸਦੇ ਜਹਾਜ਼ ਦੀ ਚਾਲ ਅਤੇ ਉਡਾਨ ਸੰਬੰਧੀ ਕੋਈ ਗੱਲਾਂ ਸਿੱਖੀ ਸਿੱਖਿਆਂ ਸਨ, ਜੋ ਬਾਅਦ ਵਿੱਚ ਉੁਸਨੇ ਵਿਦਿਆਰਥੀ ਦੋਸਤਾਂ ਨੂੰ ਦੱਸਦੀ ਸੀ। ਸਕੂਲ ਵਿੱਚ science ਦੀ ਅਧਿਆਪਕਾ ਨਿਮਰਲਾ ਤੋਂ ਉਹ ਬਹੁਤ ਪ੍ਰਭਾਵਿਤ ਸੀ ਜੋ ਕਲਪਨਾ ਨੂੰ ਵਿਗਿਆਨ ਦਾ ਹਰ ਨੁਕਤਾ ਬੜੀ ਬਰੀਕੀ ਨਾਲ ਸਮਝਾਉਂਦੀ ਸੀ। ਪਰਿਵਾਰ ਵਿੱਚ ਪਰਿਵਾਰ ਵਿੱਚ 'ਚ ਕਲਪਨਾ ਦਾ ਭਰਾ ਸੰਜੇ ਅਤੇ ਉਸਦੀ ਮਾਂ ਸੰਜੋਯਤਾ ਉਸ ਦੀਆਂ ਇੱਛਾਵਾਂ ਦੀ ਹਿਮਾਇਤ ਕਰਦੇ ਸਨ, ਉਹ ਉਸਦੀ ਮਾਂ ਉਸਨੂੰ ਹਰ ਵੇਲੇ 'ਤੇ ਹੱਲ੍ਹਾ ਸ਼ੇਰੀ ਦਿੰਦੀ ਰਹਿੰਦੀ ਸੀ ਅਤੇ ਕਲਪਨਾ ਨੇ ਦਸਵੀਂ ਜਮਾਤ ਉੱਨੀ ਸੌ ਛੇਹੱਤਰ ਈਸਵੀ ਵਿੱਚ pass ਕੀਤੀ ਸੀ ਫਿਰ ਉਸਨੇ DAV ਕਰਨਾਲ ਵਿੱਚ non medical ਦੀ pre engineering ਲਈ ਦਾਖਲਾ ਲਿਆ, ਇੱਕ ਸਾਲ ਬਾਅਦ ਉੱਨੀ ਸੌ ਸਤੱਤਰ ਈਸਵੀ ਵਿੱਚ ਦਿਆਲ ਸਿੰਘ college ਕਰਨਾਲ ਚਲੀ ਗਈ, ਅਤੇ ਉੱਨੀ ਸੌ ਅਠਾਨਵੇਂ ਅਠੱਤਰ ਈਸਵੀ ਵਿੱਚ ਉਸੇ college ਤੋਂ ਉਸਨੇ pre engineering ਕੁਰੂਕਸ਼ੇਤਰ ਯੂਨੀਵਰਸਿਟੀ ਤੋਂ merit list ਵਿੱਚ ਰਹਿ ਕੇ pass ਕੀਤੀ, ਉੱਨੀ ਸੌ ਬਿਆਸੀ ਈਸਵੀ ਵਿੱਚ aeronautic engineering ਦੀ degree pass ਕੀਤੀ, ਛੇਤੀ ਹੀ GRE test pass ਕਰਕੇ ਅਗਲੇਰੀ ਪੜ੍ਹਾਈ ਵਿੱਚ ਅਮਰੀਕਾ ਪੁੱਜ ਗਈ, ਉੱਨੀ ਸੌ ਬਿਆਸੀ ਈਸ~ ਈਸਵੀ ਦਾ ਸਤੰਬਰ ਮਹੀਨਾ ਕਲਪਨਾ ਦੀਆਂ ਲਈ ਉਮੰਗਾਂ ਅਤੇ ਉਮੀਦਾਂ ਭਰਿਆ ਸੀ। ਉਹ ਉਹ ਨਵੀਂ ਧਰਤੀ 'ਤੇ ਅਤੇ

ਇੰਗਲੈਂਡ ਵਿੱਚ ਜੰਮਪਲ ਜੇ ਪੀ ਹੈਰੀਨੱਤ ਦੀ ਦੋਸਤੀ ਨੇ ਉਸਨੂੰ ਉਸਦੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੱਤਾ, ਸ਼ਾਇਦ ਉਹਨਾ ਦੋਨਾਂ ਵਿੱਚ ਉੱਡਣ ਦੀ ਰੁਚੀ ਦੀ ਇੱਕ ਹੀ ਸਮਾਨਤਾ ਸੀ, ਉਦੋਂ ਇੱਕ ਜੋੜੇ ਦੋਨਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਸੀ ਇਸ ਲਈ ਉੱਨੀ ਸੌ ਤਰਾਸੀ ਈਸਵੀ ਵਿੱਚ ਕਲਪਨਾ ਨੇ ਹੈਰੀਨੱਤ ਹੈਰੀਸਨ ਦਾ ਅਮਰੀਕਾ, ਹੈਰੀਸਨ ਨਾਲ ਅਮਰੀਕਾ ਵਿੱਚ ਵਿਆਹ ਹੋ ਗਿਆ। ਕਲਪਨਾ ਨੇ ਉੱਨੀ ਸੌ ਚੁਰਾਸੀ ਈਸਵੀ ਵਿੱਚ engineering ਦੀ master degree ਹਾਸਿਲ ਕਰ ਲਈ। ਉੱਨੀ ਸੌ ਅਠਾਸੀ ਈਸਵੀ ਵਿੱਚ ਯੂਨੀਵਰਸਿਟੀ ਤੋਂ ਕੋ~ ਕੋਲੋਰਾਂਡੇਂ ਤੋਂ PHD ਵੀ ਕੀਤੀ, ਉੱਨੀ ਸੌ ਨੱਬੇ ਈਸਵੀ ਵਿੱਚ ਜਦੋਂ ਉਹ ਉਨੱਤੀ ਸਾਲ ਦੀ ਸੀ ਉਮਰ ਸੀ ਤਾਂ ਅਹ ਉਹ ਅਹ ਕਲਪਨਾ ਚਾਵਲਾ ਅਮਰੀਕਾ ਦੇ ਨਾਗਰਿਕ ਬਣੇ, ਉੱਥੋਂ ਉਸ ਲਈ ਇੱਕ ਸਫਲ ਅਮਰੀਕੀ ਪੁਲਾੜ ਯਾਤਰੀ ਬਣਨ ਦੇ ਦਰਵਾਜ਼ੇ ਖੁੱਲ੍ਹ ਗਏ, ਪੁਲਾੜ ਯਾਤਰੀ ਵਜੋਂ ਉਸਦੀ ਸਿਖਲਾਈ ਛੇ ਮਾਰਚ ਉੱਨੀ ਸੌ ਪਚਾਨਵੇਂ ਈਸਵੀ ਤੋਂ ਸ਼ੁਰੂ ਹੋਈ, ਜੋ ਉੱਨੀ ਸੌ ਛਿਆਨਵੇਂ ਈਸਵੀ ਤੱਕ ਚੱਲੀ। ਕਲਪਨਾ ਨੇ ਪਹਿਲੀ ਉਡਾਨ STS ਸਤਾਸੀ, ਪੁਲਾੜ ਵਿਮਾਨ ਰਾਹੀਂ ਭਰੀ।

ਚੌਂਤੀਂ ਮਿੰਟ ਗ੍ਰਹਿ ਗ੍ਰਹਿ ਮਗਰੋਂ 'ਤੇ ਰਹਿਣ ਉਪਰੰਤ, ਪੰਜ ਦਸੰਬਰ ਉੱਨੀ ਸੌ ਸਤਾਨਵੇਂ ਨੂੰ ਗਿਆਰਾ ਵੱਜ ਕੇ ਇੱਕੀ ਮਿੰਟ 'ਤੇ ਸਫਲਤਾ ਸਾਹਿਤ ਧਰਤੀ 'ਤੇ ਆ ਪੁੱਜੀ, ਜੀ, ਉੱਨੀ ਜਨਵਰੀ ਦੋ ਹਜ਼ਾਰ ਤਿੰਨ ਨੂੰ ਫੇਰ ਕਲਪਨਾ ਨੇ ਪੁਲਾੜ ਵਿਗਿਆਨਕ ਕੋਲੰਬੀਆ ਅਹ ਪੁਲਾੜ ਯਾਤ~ ਯਾਤਰਾ ਵੱਲ ਭਰ ਲਈ ਉਜ਼ੋਨ ਪਰਤ ਨੂੰ ਚੀਰਦਾ ਹੋਇਆ ਪੁਲਾੜ ਇੱਕ ਵਿੱਚ ਦਾਖਲ ਹੋ ਗਿਆ। ਫੇਰ ਇੱਕ ਫਰਵਰੀ ਦੋ ਹਜ਼ਾਰ ਤਿੰਨ ਈਸਵੀ ਨੂੰ ਜਦੋਂ ਸਾਰਾ ਭਾਰਤ ਖੁਸ਼ੀ ਮਨਾ ਰਿਹਾ ਸੀ, ਦੁਨੀਆ ਭਰ ਵਿੱਚ TV channel ਦੁਆਰਾ ਕੋਲੰਬੀਆ ਦੀ ਵਾਪਸੀ, ਦਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ। ਦੁਨੀਆ ਭਰ ਦੇ TV ਚੈਨਲਾਂ ਵਿੱਚ ਕੋਲੰਬਾ~ ਕੋਲੰਬੀਆ ਦੀ ਵਾਪਸੀ ਲਈ ਲਈ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਤਾਂ ਕਲਪਨਾ ਚਾਵਲਾ

ਉਹ ਅੰਦਰੋਂ ਪਵਿੱਤਰ ਹੋ ਗਏ ਨੇ ਉਹਨਾਂ ਦੇ ਅੰਦਰ ਹੀ ਮਾਘ ਦਾ ਇਸ਼ਨਾਨ ਹੋ ਗਿਆ, ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਹਾਂਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ class, please share ਕਰ ਦਿਓ ਸਾਰਿਆਂ ਪਾਸੇ ਅੱਜ ਦੀ ਸਾਡੀ ਦੂਜੀ class ਹੈ class nunber ਦੋ ਇਹ class ਉਹਨਾਂ ਵਾਸਤੇ ਹੈ ਜਿਹੜੇ ਪੰਜਾਬ ਦੇ ਵਿੱਚ ਕਿਸੇ ਵੀ ਨੌਕਰੀ ਵਾਸਤੇ ਪੰਜਾਬੀ ਦੇ ਪਹਿਲੇ paper ਦੀ ਤਿਆਰੀ ਕਰ ਰਹੇ ਆ, ਤੇ ਅਸੀਂ

ਇਹ ਕਲਾਸਾਂ ਦਾ ਸਿਲਸਿਲਾ ਏਦਾਂ ਸ਼ੁਰੂ ਹੁੰਦਾ ਹੈ ਅੱਜ ਦਾ ਪਹਿਲਾ ਸਵਾਲ ਕਿ ਗੋਬਿੰਦਵਾਲ ਸਾਹਿਬ ਸ਼ਹਿਰ ਦੀ ਉਸਾਰੀ ਕਿਸ ਗੁਰੂ ਸਾਹਿਬ ਨੇ ਕਰਵਾਈ ਗੋਬਿੰਦਵਾਲ ਸਾਹਿਬ ਕਿਸ ਗੁਰੂ ਸਾਹਿਬ ਨੇ ਵਸਾਇਆ?

ਗੋਬਿੰਦਵਾਲ ਸਾਹਿਬ ਵਸਾਉਣ ਦੀ ਪ੍ਰੇਰਨਾ ਗੁਰੂ ਅੰਗਦ ਦੇਵ ਜੀ ਨੇ ਦਿੱਤੀ ਸੀ ਮਹਾਰਾਜ ਜੀ ਦਾ ਇੱਕ ਸਿੱਖ ਸੀ ਭਾਈ ਗੋਵਿੰਦਾ ਭਾਈ ਗੋਵਿੰਦੇ ਨੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡਾ ਇੱਕ ਪਿੰਡ ਪਹਿਲਾਂ ਹੈਗਾ ਤਾਂ ਹੈ, ਪਰ ਉੱਥੇ ਨਾ ਮਤਲਬ ਉਜਾੜ ਪਈ ਹੋਈ ਹੈ ਤੇ ਅਸੀਂ ਚਾਹੁੰਦੇ ਹਾਂ ਉਹ ਪੁਨਰ ਵਸ ਜਾਵੇ ਦੁਬਾਰਾ ਵਸ ਜਾਵੇ ਤੁਸੀਂ ਕਿਰਪਾ ਕਰੋ, ਫਿਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਭੇਜਿਆ, ਗੁਰੂ ਅਮਰਦਾਸ ਜੀ ਨੇ ਉਹ ਸ਼ਹਿਰ ਵਸਾਇਆ। ਤੇ ਉਹ ਜਿਹੜਾ ਸਿੱਖ ਸੀ ਉਹਦਾ ਨਾਂ ਸੀ ਗੋਵਿੰਦਾ, ਉੱਥੇ ਗੋਵਿੰਦੇ ਦੇ ਨਾਮ ਤੋਂ ਉਹਦਾ ਨਾਮ ਗੁਰੂ ਸਾਹਿਬ ਨੇ ਰੱਖ ਦਿੱਤਾ, ਗੋਬਿੰਦਵਾਲ ਔਰ ਇਹਦੇ ਬਾਬਤ ਭੱਟ ਸਾਹਿਬਾਨਾਂ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਉਹ ਕਹਿੰਦੇ ਆ, ਕਿ ਇੱਕ ਤਾਂ ਅਕਾਲ ਪੁਰਖ ਪਰਮਾਤਮਾ ਦੇ ਘਰ ਵਿੱਚ ਸੱਚ ਖੰਡ ਹੈ, ਉੱਥੇ ਗੋਬਿੰਦ ਦੀ ਪੁਰੀ ਹੈ, ਇੱਕ ਕਹਿੰਦੇ ਉਹ ਜਿਹੀ ਗੋਬਿੰਦ ਦੀ ਪੁਰੀ, ਉਹ ਜਿਹਾ ਸੱਚ ਖੰਡ ਵਰਗਾ ਸਥਾਨ, ਜਿੱਥੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਨ ਹੁੰਦਾ ਹੈ,

ਉਹਨਾਂ ਦੀ ਕਿ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿਪਾਸ ਬਨਾਇਓ, ਕਿ ਬਿਆਸਾ ਦਰਿਆ ਦੇ ਕੰਡੇ ਤੇ ਉਹ ਜਿਹੜਾ ਅਹ ਅਹ ਗੋਬਿੰਦਵਾਲ ਸਾਹਿਬ ਵਸਾਇਆ ਹੈ ਗੋਬਿੰਦ ਦੀ ਪੁਰੀ ਵਰਗਾ ਹੈ ਇਹ ਗੁਰੂ ਅਮਰਦਾਸ ਜੀ ਦੇ ਇਸ ਨਗਰ ਦੇ ਬਾਬਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਦਰਜ਼ ਹੈ, ਗੋਬਿੰਦਵਾਲ ਸਾਹਿਬ ਬਾਰੇ, ਕਿਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਾਰ ਦਰਜ਼ ਨਹੀਂ ਹੋਈ, ਬੜਾ ਸੌਖਾ ਸਵਾਲ ਹੈ, ਔਰ ਜਿੱਥੇ ਜਿੰਨਾ ਸੌਖਾ ਹੈ, ਓਨਾ ਹੀ ਜ਼ਿਆਦਾ important ਹੈ ਇਹ ਸਵਾਲ ਤੁਹਾਨੂੰ ਸਿੱਧਾ direct paper 'ਚ ਆ ਸਕਦਾ ਹੈ ਗੁਰੂ ਅਮ~ ਗੁਰੂ ਅਹ ਅਮ~ ਗੁਰੂ ਨਾਨਕ ਦੇਵ ਜੀ ਦੀਆਂ ਤਿੰਨ ਵਾਰਾਂ ਨੇ ਬੜਾ ਪ੍ਰਸਿੱਧ ਸਵਾਲ ਹੈ, ਤਿੰਨਾਂ ਵਾਰਾਂ ਤੇ ਸਵਾਲ ਆਊਗਾ ਜਾਂ ਤੁਹਾਨੂੰ ਧੁਨੀ ਪੁੱਛ ਲੈਣਗੇ ਜਾਂ ਤੁਹਾਨੂੰ ਪ੍ਰਸਿੱਧ ਵਾਰ ਪੁੱਛ ਲੈਣਗੇ, ਜਾਂ ਤੁਹਾਨੂੰ ਪੁੱਛ ਲੈਣਗੇ ਅਹ ਕਿ ਗੁਰੂ ਅਮਰਦਾਸ ਜੀ ਦੀਆਂ ਕਿੰਨੀਆਂ ਵਾਰਾਂ ਨੇ ਜਾਂ ਤੁਹਾਨੂੰ ਅਹ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ ਵਾਰਾਂ ਨੇ ਜਾਂ ਫਿਰ ਪੁੱਛਣਗੇ ਰਾਗ ਕਿੰਨੇ ਨੇ, ਕਿਹੜੇ ਕਿਹੜੇ ਰਾਗ ਵਰਤੇ ਇਹ ਸਵਾਲ ਆਊ।

ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਤੇ ਬਾਬੇ ਸੱਤਾ ਬਲਵੰਡ ਦੀ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ, ਸਵਾਲ number ਆ ਜਾਂਦਾ ਸਾਡਾ ਤੀਜਾ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੀਆਂ ਵਾਰਾਂ ਨੇ ਪੱਚੀ ਨੇ, ਇਕੱਤੀ ਨੇ, ਚੌਵੀ ਨੇ, ਬਾਈ

ਪਹਿਲੇ ਗੁਰੂ ਸਾਹਿਬ ਜੀ ਦੀਆਂ ਤਿੰਨ ਨੇ ਗੁਰੂ ਨਾਨਕ ਦੇਵ ਜੀ ਦੀਆਂਂ ਤਿੰਨ, ਗੁਰੂ ਅਮਰਦਾਸ ਜੀ ਦੀਆਂ ਚਾਰ, ਗੁਰੂ ਰਾਮਦਾਸ ਜੀ ਦੀਆਂਂ ਅੱਠ ਤੇ ਗੁਰੂ ਅਰਜਨ ਦੇਵ ਜੀ ਦੀਆਂ ਛੇ ਤੇ ਇੱਕ ਬਾਬੇ ਸੱਤਾ ਬਲਵੰਡ ਦੀ total ਹੋ ਗਈਆਂ ਬਾਈ ਲਓ ਜੀ ਇਹ ਗੁਰੂ ਨਾਨਕ ਦੇਵ ਹੈ ਇਹ ਗੁਰੂ ਅਮਰਦਾਸ ਜੀ ਇਹ ਗੁਰੂ ਰਾਮਦਾਸ ਜੀ ਇਹ ਗੁਰੂ ਅਰਜਨ ਦੇਵ ਜੀ ਇਹ ਬਾਬਾ ਸੱਤਾ ਤੇ ਬਲਵੰਡ ਜੀ ਜਿਹੜਾ ਰਾਮਕਲੀ ਰਾਗ ਵਿੱਚ ਉਹਨਾਂ ਦੀ ਵਾਰ ਹੈ ਜੇ ਗੁਰੂ ਸਾਹਿਬਾਨ ਇਕੱਲਿਆਂ ਦੀਆਂ ਪੁੱਛਣ, ਵੈਸੇ ਏਦਾਂ ਦਾ ਸਵਾਲ ਨਹੀਂ ਆਉਂਦਾ ਵੈਸੇ ਵੀ ਚਲੋ ਇੱਕ ਹੀ ਨੇ ਬਾਬੇ ਸੱਤੇ ਬਲਵੰਡ ਦੀ ਇੱਕ ਪਾ ਕੇ ਫਿਰ ਬਾਈ ਹੋ ਜਾਂਦੀਆਂ total ਵਾਰਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ਼ ਹੈ ਹਾਂਜੀ ਅੱਗੇ ਆ ਜਾਓ ਜੀ ਸਵਾਲ number ਸਾਡਾ ਅੱਜ ਦਾ ਚੌਥਾ ਸਵਾਲ ਹੈ ਕਿ ਜੋਧੇ ਵੀਰੇ ਪੂਰਬਾਣੀ ਦੀ ਧੁਨੀ ਦਾ ਸੰਬੰਧ ਕਿਸ ਰਾਗ ਦੀ ਵਾਰ ਨਾਲ ਹੈ ਕਿਸ ਰਾਗ ਦੀ ਵਾਰ ਨੂੰ ਜੋਧੇ ਵੀਰੇ ਪੂਰਬਾਣੀ ਦੀ ਧੁਨੀ ਤੇ ਗਾਉਣ ਦਾ ਅਹ ਆਦੇਸ਼ ਹੈ ਹੁਕਮ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ, ਕਿਸ ਵਾਰ ਨੂੰ ਜੋਧੇ ਵੀਰੇ ਪੂਰਬਾਣੀ ਦੀ ਧੁਨੀ ਤੇ ਗਾਉਣਾ ਹੈ, ਦੱਸ ਦਿਓ ਜੀ ਗਾਉੜੀ, ਜੈਤਸਰੀ, ਗੁਜਰੀ ਜਾਂ ਰਾਮਕਲੀ, ਸਵਾਲ ਬਹੁਤ important ਹੈ ਪਿੱਛਲੇ ਕਈ ਪੇਪਰਾਂ ਵਿੱਚ ਇਹ ਸਵਾਲ ਸਿੱਧਾ direct ਪੁੱਛਿਆ ਗਿਆ ਹੈ, ਇਸ ਕਰਕੇ ਇਹ ਸਵਾਲ ਆਉਣ ਦੇ chance ਬੜੇ ਬਣਦੇ ਨੇ, ਕਿਉਂਕਿ type ਹੋਇਆ ਹੋ~ ਹੋਵਾਇਆ ਤੇ ਉਹ ਚੱਕ ਕੇ ਉਹਨਾਂ ਨੇ ਪਾ ਦੇਣਾ paper ਦੇ ਵਿੱਚ ਧਿਆਨ ਰੱਖਿਓ ਇਹ ਸਵਾਲ ਬਹੁਤ easy ਤੇ ਸੌਖਾ ਸਵਾਲ number ਸਾਡਾ ਜੀ ਚੌਥਾ ਚੌਥੇ ਦਾ ਉੱਤਰ number ਪਾ ਕੇ ਜ਼ਰੂਰ ਦਿਓ ਚੌਥੇ ਦਾ d ਕਹਿ ਰਿਹਾ ਰੋਹਿਤ d ਸੁਮਨ ਰਾਨੀ d ਰਾਜਵਿੰਦਰ ਕੌਰ d ਲਗਪਗ ਸਾਰੇ d ਔਰ d ਦਾ ਮਤਲਬ ਹੈ ਰਾਮਕਲੀ, ਜੋਧੇ ਵੀਰੇ ਪੂਰਬਾਣੀ ਦੀ ਧੁਨੀ ਇਹ ਰਾਮਕਲੀ ਰਾਗ ਦੀ ਵਾਰ ਹੈ,

ਰਾਮਕਲੀ ਰਾਗ ਦੇ ਵਿੱਚ ਦਰਜ਼ ਨੇ ਤਿੰਨ ਵਾਰਾਂ ਨੇ ਏਦਾਂ ਦਾ ਸਵਾਲ UGCNET ਵਿੱਚ ਆ ਸਕਦਾ ਹੈ ਤੁਹਾਨੂੰ ਨੀ ਆਉਂਦਾ, ਸਵਾਲ number ਸਾਡਾ ਅੱਜ ਦਾ ਪੰਜਵਾਂ, ਗੁਰੂ ਅਮਰਦਾਸ ਜੀ ਜੋਤੀ ਜੋਤ ਕਿੱਥੇ ਸਮਾਏ ਸਨ? ਤੀਜੇ ਗੁਰੂ ਸਾਹਿਬ ਜਿਹੜੇ ਗੁਰੂ ਅਮਰਦਾਸ ਨੇ ਉਹ ਕਿੱਥੇ ਜੋਤੀ ਜੋਤ ਸਮਾਏ ਅੰਮ੍ਰਿਤਸਰ, ਬਾਂਸਰਕੇ, ਖਡੂਰ ਸਾਹਿਬ ਜਾਂ ਫਿਰ ਗੋਵਿੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਤੀਜੇ ਗੁਰੂ ਸਾਹਿਬ ਨੇ ਸਿੱਖਾਂ ਦੇ, ਉਹ ਕਿਸ ਸਥਾਨ ਤੇ ਜੋਤੀ ਜੋਤ ਸਮਾਏ ਭਾਵ ਉਹਨਾਂ ਦਾ ਦਿਹਾਂਤ ਕਿੱਥੇ ਹੋਇਆ, ਹੋਇਆ ਕਦੋਂ ਸੀ ਪੰਦਰਾਂ ਸੌ ਚੋਹੱਤਰ ਦੇ ਵਿੱਚ ਕਿੱਥੇ ਹੋਇਆ ਤੁਸੀਂ ਦੱਸ ਦਿਓ number ਪਾ ਕੇ ਉੱਤਰ ਦਿਓ ਜੀ, ਹਾਂਜੀ good morning ਰਮਨਦੀਪ ਕੌਰ ਸਾਰਿਆਂ ਨੂੰ good morning ਜੀ। ਹਾਂ ਬਿਲਕੁਲ ਜੀ ਉੱਤਰ ਆਉਣਾ ਚਾਹੀਦਾ ਸੀ d ਔਰ d ਆਇਆ ਹੈ, ਇੱਕ ਵਾਰ ਇਹ ਵੀ note ਕਰ ਲਓ ਅਹ ਗੁਰੂ ਨਾਨਕ ਦੇਵ ਜੀ ਕਿੱਥੇ ਸਮਾਏ ਜੋਤੀ ਜੋਤ ਕਰਤਾਰਪੁਰ ਕਰਤਾਰਪੁਰ ਕਰਤਾਰਪੁਰ, ਕਰਤਾ ਵਸੈ ਸੰਤਨ ਕੇ ਪਾਸ ਕਰਤਾਰਪੁਰ ਤੇ ਗੁਰੂ ਅਮਰ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਗੁਰੂ ਅਮਰਦਾਸ ਜੀ ਕਿੱਥੇ, ਗੋਬਿੰਦਵਾਲ ਗੋਬਿੰਦਵਾਲ ਹੁਣ ਇੱਥੋਂ ਤੱਕ ਤਾਂ ਸਿੱਧੀ ਗੱਲ ਹੈ ਵੀ ਇਹ ਤਿੰਨੇ ਨਗਰ ਇਹਨਾਂ ਗੁਰੂਆਂ ਨੇ ਵਸਾਏ ਤੇ ਇੱਥੇ ਇੱਥੇ ਜੋਤੀ ਜੋਤ ਸਮਾ ਗਏ ਪਰ ਜਿਹੜੇ ਗੁਰੂ ਰਾਮਦਾਸ ਨੇ ਉਹ ਅੰਮ੍ਰਿਤਸਰ ਉਹਨਾਂ ਨੇ ਵਸਾਇਆ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਵਸਾਇਆ ਪਰ ਉਹ ਅਮਰ ਅਹ ਅਹ ਅੰਬਰਸਰ ਜੋਤੀ ਜੋਤ ਨੀ ਸਮਾਏ, ਉਹ ਵੀ ਗੋਬਿੰਦਵਾਲ ਸਾਹਿਬ ਹੀ ਜੋਤੀ ਜੋਤ ਸਮਾਏ ਗੋਬਿੰਦਵਾਲ ਸਾਹਿਬ ਕੌਣ? ਗੁਰੂ ਰਾਮਦਾਸ ਗੋਬਿੰਦਵਾਲ ਸਾਹਿਬ ਹੀ ਅਹ ਜੋਤੀ ਜੋਤ ਸਮਾਏ ਤੇ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਉਹ ਫਿਰ ਲਾਹੌਰ ਵਿੱਚ ਸ਼ਹੀਦ ਹੋਏ ਉਹਨਾਂ ਨੂੰ ਲਾਹੌਰ ਵਿੱਚ ਸ਼ਹੀਦ ਕੀਤਾ ਗਿਆ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਜਨਮ ਅੰਮ੍ਰਿਤਸਰ ਹੋਇਆ, ਪਰ ਉਹ ਸ਼ਹੀਦ ਹੁੰਦੇ ਦਿੱਲੀ ਜਾ ਕੇ, ਗੁਰੂ ਗੋਬਿੰਦ ਸਿੰਘ ਜੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪਟਨਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਔਰ ਜੋਤੀ ਜੋਤ ਸਮਾਉਂਦੇ ਨੇ, ਨੰਦੇੜ ਹਜ਼ੂਰ ਸਾਹਿਬ ਮੈਨੂੰ ਉਮੀਦ ਹੈ ਤੁਹਾਨੂੰ ਇਹ ਗੱਲਾਂ clear ਹੋ ਗਈਆਂ ਹੋਣਗੀਆਂ ਔਰ ਤੁਹਾਡੀ ਜਾਣਕਾਰੀ 'ਚ ਵਾਧਾ ਵੀ ਹੋਇਆ ਹੋਊਗਾ, ਸਵਾਲ number ਸਾਡਾ ਅੱਜ ਦਾ ਛੇਵਾਂ ਗੁਰੂ ਨਾਨਕ ਦੇਵ ਜੀ ਨੇ ਕਿਸ ਮੁਗ਼ਲ ਬਾਦਸ਼ਾਹ ਦੀ ਕੈਦ ਕੱਟੀ ਹੁਣ ਇਹ ਸਵਾਲ ਨੂੰ

ਗੁਰੂ ਨਾਨਕ ਦੇਵ ਜੀ ਨੇ ਕਿਸ ਮੁਗ਼ਲ ਬਾਦਸ਼ਾਹ ਦੀ ਕੈਦ ਕੱਟੀ ਸੀ ਔਰ ਉੱਤਰ ਤੁਹਾਡਾ ਆਉਣਾ ਚਾਹੀਦਾ ਸੀ d ਔਰ d ਹੀ ਆਇਆ ਹੈ, ਹੁਣ ਇਹ ਸਵਾਲ ਨੂੰ ਬਦਲਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਬਾਦਸ਼ਾਹ ਦੱਸ ਦਿਓ ਜੀ ਕੌਣ ਹੈ ਸਮਕਾਲੀ ਕੌਣ ਹੈ?

ਜਿਹਦੇ ਵਿੱਚ ਇੱਕ ਸ਼ਬਦ ਹੈ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਅਹ ਕਰਮ ਧਰਮ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ, ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ, ਇਹ ਜਿਹੜੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਸੰਬੋਧਿਤ ਹੋ ਕੇ ਉਚਾਰਨ ਕੀਤੀ ਸੀ ਲਓ, ਇਹ ਸਾਡਾ ਜਿਹਨਾਂ ਨੇ ਵੀ batch ਦਾ ਅਹ paper ਦਾ batch ਲੈਣਾ ਉਹ ਜਿਹਨਾਂ ਨੇ ETT ਕੇਡਰ ਦਾ recorded batch ਲੈਣਾ, ਜਾਂ ਮਾਸਟਰ ਕੇਡਰ ਦਾ batch ਲੈਣਾ ਜਾਂ ਬਾਕੀ ਕੋਈ ਵੀ ਜਿਹੜਾ ਵੀ ਤੁਹਾਡੇ ਅਹ teaching ਨਾਲ ਸੰਬੰਧਤ ਜਾਂ competition exam ਦੇ ਨਾਲ ਸੰਬੰਧਿਤ ਕੋਈ ਵੀ batch ਹੈ ਉਸਨੂੰ ਜਦੋਂ ਤੁਸੀਂ ਅਹ ਅਹ ਕਲਾਸਾਂ ਲਗਾਉਣੀਆਂ ਨੇ ਉਹਦੇ ਵਾਸਤੇ app ਹੈ ਜੀ paid course ਵਾਸਤੇ ਜਿਹੜੀ app ਗੁਰੂਕੁਲ ਆ ਨਾਮ ਦੀ play store ਤੋਂ ਤੁਹਾਨੂੰ ਮਿਲ ਜਾਵੇਗੀ, ਵਧੇਰੇ ਜਾਣਕਾਰੀ ਵਾਸਤੇ ਤੁਸੀਂ ਚੁਹੱਤਰ ਪੰਜ ਸੌ ਤੀਹ ਤਿੰਨ ਜ਼ੀਰੋਆਂ ਛਿਆਲੀ ਤੇ ਸੰਪਰਕ ਕਰ ਸਕਦੇ ਹੋ ਸਵਾਲ number ਸਾਡਾ ਅੱਜ ਦਾ ਸੱਤਵਾਂ ਜਪੁਜੀ ਸਾਹਿਬ ਵਿੱਚ ਕਿੰਨੇ ਖੰਡਾਂ ਦਾ ਜ਼ਿਕਰ ਹੈ, ਆਮ ਜਿਹਾ ਸਵਾਲ ਹੈ ਤੁਹਾਡੇ paper ਦੇ ਵਿੱਚ ਪੁੱਛਿਆ ਜਾ ਸਕਦਾ ਹੈ ਸਵਾਲ ਕਿ ਅਹ ਜਪੁਜੀ ਸਾਹਿਬ ਵਿੱਚ ਕਿੰਨੇ ਖੰਡਾਂ ਦਾ ਜ਼ਿਕਰ ਹੈ? ਤੇ ਜਿਹੜਾ common exam ਦੀ ਤਿਆਰੀ ਕਰ ਰਹੇ ਬੱਚੇ ਉਹਨਾਂ ਲਈ ਬਹੁਤ ਜ਼ਰੂਰੀ ਸਵਾਲ ਹੈ, ਸਿੱਧਾ ਸਵਾਲ ਪੁੱਛਿਆ ਜਾਊਗਾ ਗਹਿਰਾਈ ਚੋਂ ਨਹੀਂ ਆਊਗਾ ਚਾਰ ਤਿੰਨ ਦੋ ਪੰਜ ਤੇ ਉਹਨਾਂ ਖੰਡਾਂ ਦੀ ਤਰਤੀਬ ਯਾਦ ਰੱਖ ਲਇਓ ਖੰਡ ਖੰਡਾਂ ਦਾ ਭਾਵ ਕੀ ਹੁੰਦਾ, ਉਹ ਵੀ ਧਿਆਨ ਵਿੱਚ ਰੱਖਿਓ ਖੰਡਾਂ ਦਾ ਭਾਵ ਹੁੰਦਾ ਹੈ ਆਤਮਕ ਅਵਸਥਾ ਖੰਡਾਂ ਦਾ ਭਾਵ ਹੁੰਦਾ ਹੈ ਆਤਮਕ ਅਵਸਥਾ ਤੇ ਜਪੁਜੀ ਸਾਹਿਬ ਦੇ ਵਿੱਚ ਪੰਜਾਂ ਖੰਡਾਂ ਦਾ ਜ਼ਿਕਰ ਹੈ ਤੁਹਾਡਾ ਉੱਤਰ ਸਾਰਿਆਂ ਦਾ d ਆਉਣਾ ਚਾਹੀਦਾ ਸੀ d ਹੀ ਤੁਸੀਂ ਲਾਇਆ, ਬਿਲਕੁਲ ਜੀ ਪਹਿਲਾ ਖੰਡ ਹੈ ਪਹਿਲਾ ਖੰਡ ਕਿਹੜਾ ਹੈ? ਪਹਿਲਾ ਖੰਡ ਹੈ ਧਰਮ ਦੂਜਾ ਹੈ ਗਿਆਨ। ਤੀਜਾ ਹੈ ਸਰਮ ਤੀਜਾ ਹੈ ਸਰਮ ਚੌਥਾ ਹੈ ਕਰਮ ਤੇ ਪੰਜਵਾਂ ਹੈ ਸੱਚਖੰਡ ਆਹ ਹੈ ਜੀ ਖੰਡਾਂ ਦੀ ਤਰਤੀਬ ਠੀਕ ਹੈ ਯਾਦ ਰੱਖਿਓ ਲਓ ਪੰਜ ਖੰਡ ਜਪੁਜੀ ਸਾਹਿਬ ਦੇ ਵਿੱਚ ਠੀਕ ਹੈ, ਬਿਲਕੁਲ ਪਹਿਲਾ ਧਰਮ ਆਉਣਾ, ਆਹ ਕਿਸੇ ਬੱਚੇ ਨੇ ਗ਼ਲਤ ਲਿਖਿਆ ਇਹਨੂੰ ਸਹੀ ਕਰ ਲਓ ਜੀ, ਤਰਤੀਬ ਪੁੱਛ ਸਕਦੇ ਤੁਹਾਨੂੰ ਖੰਡ ਜਪੁਜੀ ਸਾਹਿਬ ਤੋਂ ਕੀ ਭਾਵ ਹੈ, ਜਪੁਜੀ ਸਾਹਿਬ ਦੇ ਵਿੱਚ ਖੰਡ ਤੋਂ ਕੀ ਭਾਵ ਹੈ? ਕਹਿੰਦੇ ਕਿ ਖਾਣ ਵਾਲਾ ਮਿੱਠਾ ਪਦਾਰਥ ਜਿਹਨੂੰ ਅੱਜ ਕੱਲ੍ਹ ਅਸੀਂ ਖੰਡ ਕਹਿੰਦੇ ਹਾਂ ਖਾਣ ਵਾਲੀ ਖੰਡ ਮਿੱਠਾ ਪਦਾਰਥ ਜਾਂ ਫਿਰ ਖੰਡ ਦਾ ਅਰਥ ਹੁੰਦਾ ਭਾਗ ਕੋਈ ਟੁਕੜਾ, ਖੰਡ ਸ਼ਬਦ ਕਹਿੰਦੇ ਖੰਡੇ ਤੋਂ ਖੰਡਾ ਖੰਡ ਤੋਂ ਬਣਿਆ ਕਹਿੰਦੇ ਖੰਡਾ ਜਾਂ ਫਿਰ ਕੋਈ ਆਤਮਕ ਅਵਸਥਾ ਲਓ ਜੀ ਆਤਮਕ ਅਵਸਥਾ ਚਾਰ ਤੁਹਾਡੇ ਸਾਹਮਣੇ option ਹੈ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਹੈ ਲਾ ਦਿਓ। ਹਾਂ ਰੋਹਿਤ ਜੀ ਤੁਸੀਂ ਬਿਲਕੁਲ ਸਹੀ ਲਿਖਿਆ। ਹਾਂਜੀ ਉੱਤਰ ਦੇ ਦਿਓ ਜੀ ਸਾਰੇ ਔਰ ਇਹਦਾ ਵੀ ਉੱਤਰ d ਹੀ ਆਉਣਾ ਚਾਹੀਦਾ ਸੀ d ਉੱਤਰ ਤੁਸੀਂ ਦਿੱਤਾ ਆਤਮਕ ਅਵਸਥਾ ਬਹੁੁਤ ਵਧੀਆ great ਤੁਹਾਡਾ ਸਾਰਿਆਂ ਦਾ ਠੀਕ ਹੈ class ਸਵਾਲ number ਸਾਡਾ ਅੱਜ ਦਾ ਨੋਵਾਂ ਜਪੁਜੀ ਵਿੱਚ ਸਾਹਿਬ ਵਿੱਚ ਦੇ ਵਿੱਚ ਕਿੰਨੇ ਸਲੋਕ ਦਰਜ਼ ਨੇ, ਜਪੁਜੀ ਸਾਹਿਬ ਜੀ ਦੀ ਬਾਣੀ ਹੈ ਜਿਹੜੀ ਉਹਦੇ ਵਿੱਚ ਕਿੰਨੇ ਸਲੋਕ ਨੇ ਅਠੱਤੀ ਨੇ ਬਾਈ ਨੇ ਇਕੱਤੀ ਨੇ ਜਾਂ ਦੋ ਨੇ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਕਿੰਨੇ ਸਲੋਕ ਦਰਜ਼ ਨੇ? ਹਾਂ ਹੁਣੇ ਦੱਸਿਆ ਸੀ ਬਿਲਕੁਲ ਜੀ, ਉਹ ਸਵਾਲ ਦੁਬਾਰਾ ਆ ਗਿਆ। ਹਾਂਜੀ ਜਪੁਜੀ ਸਾਹਿਬ ਦੇ ਵਿੱਚ ਕਿੰਨੇ ਕਿੰਨੀਆਂ ਪਉੜੀਆਂ ਨੇ ਅਠੱਤੀ, ਸਲੋਕ ਕਿੰਨੇ ਨੇ ਦੋ, ਜਿਹਨਾਂ ਨੇ ਵੀ d option ਲਾਇਆ ਜਿਹਨਾਂ ਨੇ ਵੀ ਸੱਸਾ option ਲਾਇਆ, ਉਹਨਾਂ ਦਾ ਬਿਲਕੁਲ ਠੀਕ ਹੈ ਬਾਕੀ ਜ਼ਰੂਰ ਪੜ੍ਹ ਕੇ ਆਉਣ। ਮੈਂ ਇੱਥੇ ਦੱਸ ਦਿਨਾ ਥੋੜ੍ਹਾ ਖੁੱਲ ਕੇ ਦੱਸ ਦਿਨਾ ਅਠੱਤੀ ਬੱਚੇ ਪਾਉੜੀਆਂ ਨੇ ਜਪੁਜੀ ਸਾਹਿਬ ਜੀ ਦੀਆਂ ਪਾਉੜੀਆਂ ਅਠੱਤੀ ਨੇ ਠੀਕ ਹੈ ਪਰ ਸਲੋਕ ਦੋ ਨੇ ਦੋ ਸਲੋਕ ਨੇ ਯਾਦ ਰੱਖਿਓ ਇੱਕ ਆਰੰਭ ਵਿੱਚ ਹੈ, ਇੱਕ ਅੰਤ ਤੇ ਹੈ। ਤੇ ਇਕੱਤੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਹੈ ਤੇ ਬਾਈ ਵਾਰਾਂ ਨੇ ਸਾਰੇ option ਉਹੀ ਰੱਖੇ ਸੀ ਤਾਂ ਕਿ ਤੁਹਾਡੇ ਜਾਣਕਾਰੀ 'ਚ ਵਾਧਾ ਹੋ ਜਾਏ ਬਾਕੀ ਸਾਰਿਆਂ ਬਾਰੇ ਤੁਸੀਂ ਪਤਾ ਕਰ ਲਓ ਠੀਕ ਹੈ। ਜਪੁਜੀ ਸਾਹਿਬ ਦੇ ਵਿੱਚ ਕਿੰਨੇ ਸਲੋਕ ਨੇ ਦੋ ਨੇ, ਇੱਕ ਪਹਿਲਾ ਸਲੋਕ ਹੈ ਆਦਿ ਸਚ ਜੁਗਾਦ ਸਚ ਹੈਭੀ ਸਚ ਨਾਨਕ ਹੋਸੀ ਭੀ ਸਚ, ਇੱਕ ਤਾਂ ਇਹ ਸਲੋਕ ਹੈ ਤੇ ਦੂਜਾ ਸਲੋਕ ਹੈ ਅੰਤ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ, ਇਹ ਆਖਰੀ ਸਲੋਕ ਹੈ ਤੇ ਇਹ ਸਵਾਲ ਸਾਡਾ ਮੈਨੂੰ ਉਮੀਦ ਹੈ ਤੁਹਾਡਾ clear ਹੋ ਗਿਆ ਹੋਊਗਾ, ਵੀ ਅਠੱਤੀ ਪਾਉੜੀਆਂ, ਬਾਈ ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਤੀ ਰਾਗ ਨੇ। ਔਰ ਦੋ ਸਲੋਕ ਨੇ ਠੀਕ ਹੈ ਮੋਟੀਆਂ ਮੋਟੀਆਂ ਜਿਹੀਆਂ ਗੱਲਾਂ ਨੇ, ਕਈਆਂ ਲਈ ਇਹ ਬਿਲਕੁਲ ਨਵੀਆਂ ਹੋਣਗੀਆਂ ਪੜ੍ਹਦੇ ਲਿਖਦੇ ਰਹੋ, ਤੁਹਾਡੇ ਲਈ ਪੁਰਾਣੀਆਂ ਹੋ ਜਾਣਗੀਆਂ, ਦਸਵਾਂ ਸਵਾਲ ਖੁਰਾ ਖਾਨ ਖਸਮਾਨਾ ਕੀਆ ਹਿਦੁਸਤਾਨ ਡਰਾਇਆ ਖੁਰਾਸਾਨ ਖਸਮਾਨਾ ਕੀਆ ਹਿਦੁਸਤਾਨ ਡਰਾਇਆ ਅ~ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ, ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ, ਦੱਸੋ ਜੀ ਇਹ ਬਾਣੀ ਦੀਆਂ ਤੁੱਕਾਂ ਕਿਸ ਗੁਰੂ ਸਾਹਿਬ ਨੇ ਉਚਾਰਨ ਕੀਤੀਆਂ ਨੇ?

ਹਿੰਦੁਸਤਾਨੁ ਡਰਾਇਆ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ, ਗੁਰੂ ਨਾਨਕ ਦੇਵ ਜੀ ਬਾਬਰ ਦੇ ਹਮਲੇ ਦੇ ਵਿਰੋਧ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਅੱਗੇ ਜਿਹੜੀ ਅਰਜੋਈ ਕੀਤੀ, ਆਪਣੀ ਜਿਹੜੀ ਅਪੀਲ ਦਾਇਰ ਕੀਤੀ ਉਹਨਾਂ ਨੇ ਉੱਥੇ, ਕਹਿੰਦੇ ਵੀ ਜੇ ਬਰਾਬਰ ਦੀ ਟੱਕਰ ਹੋਵੇ ਤਾਂ ਠੀਕ ਹੈ, ਜੇ ਟੱਕਰ ਬਰਾਬਰ ਦੀ ਨਾ ਹੋਵੇ ਭੇਡਾਂ ਦੇ ਵੱਗ ਉੱਤੇ ਸ਼ੇਰ ਪੈ ਜਾਏ ਤੇ ਫਿਰ ਮਤਲਬ ਅਸੀਂ ਮਾਲਕ ਨੂੰ ਤਾਂ ਕਵਾਂਗੇ ਨਾ ਵੀ ਅਮ ਮਤਲਬ ਤੁਸੀਂ ਦੇਖੋ ਜੀ ਅੱਖਾਂ ਖੋਲੋ ਮਾਲਕ ਜੀ ਤੁਹਾਡੀ ਪਰਜਾ ਹੈ, ਠੀਕ ਹੈ ਹਾਂਜੀ।

ਉਹਨੂੰ ਕਿਹੜੀ ਵਾਰ ਤੇ ਗਾਉਣਾ ਆਪਾਂ ਬਿਲਾਵਲ, ਮਾਝ, ਮਲਾਰ ਤੇ ਆਸਾ, ਮੈਂ ਤੁਹਾਨੂੰ ਟੁੰਡੇ ਅਸਰਾਜ ਦੀ ਕਹਾਣੀ ਸੁਣਾ ਦਊਂਗਾ ਵੈਸੇ ਇਹ ਕਹਾਣੀ ਊਂ ਈ ਰਸ ਜਿਹਾ ਬਣਾਉਣ ਵਾਸਤੇ ਹੈ ਤੁਹਾਡੇ paper 'ਚ ਇਹਦਾ ਕੋਈ ਲੈਣ ਦੇਣ ਨਹੀਂ ਹੈ ਤੇ ਇਹਦਾ ਉੱਤਰ ਆਊਗਾ ਆਸਾ ਦੀ ਵਾਰ ਬਿਲਕੁਲ ਸਾਬਾਸ਼, ਠੀਕ ਹੈ ਅਸਰਾਜ ਉਹਦਾ ਨਾਮ ਹੈ ਜੀ ਅਸਰਾਜ ਨਾਮ ਹੈ ਟੁੰਡਾ ਸੀ ਉਹ ਟੁੰਡਾ ਕਿਉਂ ਸੀ ਮੈਂ ਦੱਸ ਦਿਨਾ, ਜਿਵੇਂ ਪੂਰਨ ਭਗਤ ਦੀ ਕਥਾ ਹੋਈ ਹੈ ਏਦਾਂ ਹੀ ਤੇ ਇਹ ਲੋਕ ਵਾਰਾਂ ਦੇ ਵਿੱਚ ਟੁੰਡੇ ਅਸਰਾਜ ਦੀ ਵਾਰ ਬੜੀ ਪੰਜਾਬ ਦੇ ਵਿੱਚ ਮਸ਼ਹੂਰ ਸੀ, ਗੁਰੂ ਸਾਹਿਬ ਨੇ ਉਸੇ ਧੁਨੀ ਨੂੰ ਚੁੱਕ ਲਿਆ ਜਿਵੇਂ ਮੈਂ ਤੁਹਾਨੂੰ ਸੁਣਾਉਨਾ ਹੁੰਦਾ, ਆਸਾ ਦੀ ਵਾਰ ਦੀ ਉਹ ਧੁਨੀ ਕਿ ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ, ਦੁਯੀ ਕੁਦਰਤਿ ਸਾਜੀਐ

ਜਾਂ ਪ੍ਰਸਿੱਧ ਜਾਂ ਪ੍ਰਚਲਿਤ ਹੈ ਗੁਰੂ ਸਾਹਿਬ ਨੇ ਦੇਖਿਆ ਕਿ ਉਸ ਵਾਰ ਦੀ ਧੁਨੀ ਬੜੀ ਮਸ਼ਹੂਰ ਹੈ ਪੰਜਾਬੀਆਂ ਵਿੱਚ, ਤੇ ਅਸੀਂ ਇਸੇ ਧੁਨੀ ਨੂੰ ਆਧਾਰ ਬਣਾ ਕੇ ਉਪਦੇਸ ਦੇਈਏ ਨੂੰ ਰੱਖ ਲਈਏ ਤਰਜੋ ਰੱਖ ਲਈਏ ਪਰ ਜਿਹੜੀ ਸਮਗਰੀ ਹੈ ਵਿੱਚ ਜਿਹੜਾ content ਹੈ ਉਹ ਅਸੀਂ ਹਜੇ ਵਾਲਾ ਰੱਖਣਾ, ਏਦਾਂ ਉਹ ਧੁਨੀ ਨੂੰ ਅਹ ਵਰਤਦੇ ਹੈ, ਤਾਂ ਕਹਿੰਦੇ ਜਿਹੜਾ ਅਸਰਾਜ ਹੈ ਇਹ ਰਾਜੇ ਦਾ ਪੁੱਤਰ ਹੈ, ਇਹਦੀ ਮਾਂ ਜ਼ਲਦੀ ਮਰ ਜਾਂਦੀ ਹੈ, ਇਹਦਾ ਪਿਓ ਮਤਰੇਈ ਮਾਂ ਨਾਲ ਅਹ ਇਹਦਾ ਪਿਓ ਇੱਕ ਰਾਣੀ ਨਾਲ ਵਿਆਹ ਕਰਵਾ ਲੈਂਦਾ ਹੋਰ, ਉਹ ਇਹਦੀ ਮਤਰੇਈ ਮਾਂ ਲੱਗਦੀ ਹੈ, ਉਹ ਇਹਦੇ ਤੇ ਇਲਜ਼ਾਮ ਲਾਉਂਦੀ ਹੈ ਅਸਰਾਜ ਤੇ ਮਤਰੇਈ ਮਾਂ ਇਲਜ਼ਾਮ ਲਾਉਂਦੀ ਹੈ ਵੀ ਇਹਦਾ ਮੇਰੇ ਵੱਲ ਗ਼ਲਤ ਨਜ਼ਰ ਨਾਲ ਵੇਖਣਾ, ਵੈਸੇ ਇਰਾਦਾ ਉਹਦਾ ਹੁੰਦਾ ਹੈ, ਅਸਰਾਜ ਉਹਦੀਆਂ ਗੱਲਾਂ 'ਚ ਆਉਂਦਾ ਨੀ ਕਿਉਂਕਿ ਅਸਰਾਜ ਅੰਦਰੋਂ ਨੈਤਿਕ ਹੁੰਦਾ ਹੈ, ਇਸ ਲਈ ਉਹ ਅਸਰਾਜ

ਉਹਦੀ ਉਹਦਾ ਹੱਥ ਵੱਢ ਕੇ ਉਹਨੂੰ ਟੁੰਡਾ ਕਰਕੇ ਖੂਹ ਵਿੱਚ ਸੁੱਟ ਦਿੰਦੇ ਨੇ, ਆਪ ਵਾਪਸ ਆ ਕੇ ਰਾਣੀ ਨੂੰ ਕਹਿੰਦੇ ਵੀ ਤੇਰੇ ਮੁੰਡੇ ਨੂੰ ਮਾਰ ਦਿੱਤਾ, ਉਹਦੀ ਬਾਂਹ ਦੀ ਨਿਸ਼ਾਨੀ ਲੈ ਲਾ, ਉਹ ਕਹਿੰਦੇ ਠੀਕ ਆ ਉਹ ਖੂਹ 'ਚ ਡਿੱਗਾ ਹੁੰਦਾ, ਖੂਹ ਦੇ ਵਿੱਚ ਉਹਨੂੰ ਵਣਜ਼ਾਰੇ ਕੱਢ ਲੈਂਦੇ ਉਹਦੀ ਆਵਾਜ਼ ਸੁਣਕੇ ਜਦੋਂ ਅੰਦਰ ਰੋਂਦਾ ਹੈ ਤੇ ਉਹਨੂੰ ਵਣਜ਼ਾਰੇ ਕੱਢ ਲੈਂਦੇ ਆ, ਵਣਜ਼ਾਰੇ ਕੱਢ ਕੇ ਤੇ ਉਹਨੂੰ ਆਪਣੇ ਕੋਲ ਰੱਖਦੇ ਹੈ, ਤੇ ਵਣਜ਼ਾਰਿਆਂ ਕੋਲੋਂ ਉਹ ਉਹਨੂੰ ਉਹ ਵਣਜ਼ਾਰੇ ਉਹਨੂੰ ਜੋਗੀ ਨੂੰ ਵੇਚ ਦਿੰਦੇ ਹੈ, ਇੱਕ ਜੋਗੀ ਸਾਧੂ ਸੁਭਾਅ ਵਾਲਾ ਉਹ ਲੈ ਕੇ ਇਹਨੂੰ ਨਾਲ ਜਾਂਦਾ ਹੈ, ਇੱਕ ਦਿਨ ਕੀ ਹੁੰਦਾ ਹੈ ਜੋਗੀ ਨੂੰ ਸੱਪ ਲੜ ਜਾਂਦਾ ਹੈ ਉਹਦੇ ਗੁਰੂ ਨੂੰ, ਉਹ ਆਪਣੇ ਗੁਰੂ ਨੂੰ ਬਚਾਉਣ ਵਾਸਤੇ ਜੰਗਲ ਵਿੱਚੋਂ ਸ਼ਹਿਰ ਵੱਲ ਦੋੜਦਾ ਹੈ, ਜਦੋਂ ਸ਼ਹਿਰ ਜਾਂਦਾ ਤੇ ਉਹ ਰਾਤ ਹੁੰਦੀ ਹੈ, ਸਵੇਰੇ ਤਿੰਨ ਚਾਰ ਵਜੇ ਸ਼ਹਿਰ ਦਾ ਦਰਵਾਜ਼ਾ ਖੋਲਦਾ ਹੈ, ਉਹ ਆਪਣੇ ਟੁੰਡੇ ਹੱਥ ਨਾਲ ਜਦੋਂ ਦਰਵਾਜ਼ਾ ਖੋਲਦਾ ਹੈ ਦਰਵਾਜ਼ਾ ਖੁੱਲ ਜਾਂਦਾ ਹੈ ਸ਼ਹਿਰ ਵਿੱਚ ਉਸ ਦਿਨ ਅਹ ਉਸ ਰਾਤ ਰਾਜੇ ਦੀ ਮੌਤ ਹੋਈ ਹੁੰਦੀ ਹੈ, ਉਹ ਸ਼ਹਿਰ ਦੇ ਰਾਜੇ ਦੀ ਮੌਤ ਹੋਈ ਹੁੰਦੀ ਹੈ, ਜਿਵੇਂ ਹੀ ਅਸਰਾਜ ਉੱਥੇ ਪਹੁੰਚਦਾ ਹੈ ਤੇ ਉਹ ਅਸਰਾਜ ਨੂੰ ਨਾਲ ਲੈ ਕੇ ਉਹ ਅਸਰਾਜ ਨੂੰ ਉੱਥੋਂ ਲੈ ਕੇ ਤੇ ਉਹਦੀ ਤਿਆਰੀ ਕਰਵਾ ਕੇ ਉਹਨੂੰ ਸ਼ਹਿਰ ਦਾ ਬਾਦਸ਼ਾਹ ਬਣਾ ਦਿੰਦੇ ਨੇ, ਕਿਉਂ ਬਣਾ ਦਿੰਦੇ ਨੇ ਕਿਉਂਕਿ ਉਹਨਾਂ ਨੇ ਰਾਤ ਸਲਾਹ ਕੀਤੀ ਹੁੰਦੀ ਹੈ ਕਿ ਜਿਹੜਾ ਵੀ ਬੰਦਾ ਤੜਕੇ ਸ਼ਹਿਰ ਦਾ main ਦਰਵਾਜ਼ਾ ਬਾਹਰੋਂ ਖੋਲੇਗਾ,

ਅਸਰਾਜ ਦਾ ਪਿਓ ਦਾ ਅਹ ਜਿਹੜਾ ਪਹਿਲਾ ਰਾਜ ਸੀ ਉੱਥੇ ਮਤਰੇਈ ਮਾਂ ਵਿੱਚ ਉਹਦਾ ਇੱਕ ਪੁੱਤਰ ਪੈਦਾ ਹੁੰਦਾ ਹੈ, ਉਹ ਵੀ ਰਾਜਾ ਹੁੰਦਾ ਹੈ ਉਹ ਰਾਜੇ ਦੇ ਅਹ ਰਾਜ ਵਿੱਚ ਇੱਕ ਵਾਰ ਅਕਾਲ ਪੈ ਜਾਂਦਾ

ਜਦੋਂ ਲੜਾਈ ਹੁੰਦੀ ਹੈ ਤੇ ਫਿਰ ਅਸਰਾਜ ਜਿੱਤ ਜਾਂਦਾ ਹੈ, ਹੌਲੀ ਹੌਲੀ ਉਹਦੇ ਪਿਓ ਨੂੰ ਪਤਾ ਲੱਗਦਾ ਹੈ ਵੀ ਇਹ ਮੇਰਾ ਉਹੀ ਪੁੱਤਰ ਹੈ ਜਿਹਨੂੰ ਅਹ ਮੈਂ ਹੁਕਮ ਦਿੱਤਾ ਸੀ ਜਿਹਨੂੰ ਮਾਰ ਕੇ ਸੁੱਟਣ ਬਾਰੇ ਕਿਹਾ ਸੀ, ਤਾਂ ਇਹ ਪਰ ਬਾਂਹ ਵੱਢਣ ਕਰਕੇ ਟੁੰਡਾ ਉੱਥੋਂ ਫਿਰ ਟੁੰਡਾ ਅਸਰਾਜ ਟੁੰਡਾ ਸੀ ਤੇ ਟੁੰਡਾ ਹੋਣ ਕਰਕੇ ਉਹਨੂੰ ਟੁੰਡਾ ਅਸਰਾਜ ਕਿਹਾ ਜਾਂਦਾ ਹੈ, ਫਿਰ ਉਹ ਕਿਉਂਕਿ ਯੋਧਾ ਸੀ ਲੋਕ ਭਲਾਈ ਕਰਨ ਦੇ ਕੰਮ ਕਰਨ ਵਾਲਾ ਸੀ ਫਿਰ ਉਹਦੇ ਤੇ ਅਹ ਢਾਡੀਆਂ ਨੇ ਅਹ ਭੱਟਾਂਂ ਨੇ ਜੇ ਉਹ ਸਮੇਂ ਦੇ ਕਵੀਆਂ ਨੇ ਵਾਰਾਂ ਬਣਾ ਕੇ ਗਾਈਆਂ ਉਹ ਵਾਰ ਦੀ ਧੁਨੀ ਪੰਜਾਬੀਆਂ 'ਚ ਪ੍ਰਚਲਿਤ ਰਹੀ ਹੈ ਮੇਲੇ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਉਦੋਂ ਸੁਣਦੇ, ਹੌਲੀ ਹੌਲੀ ਉਸੇ ਨੂੰ ਗੁਰੂ ਨਾਨਕ ਦੇਵ ਜੀ ਨੇ ਆਧਾਰ ਬਣਾ ਕੇ ਆਸਾ ਦੀ ਵਾਰ ਦੀ

ਅਹ ਜਿਹੜੀ ਹੈ ਉਹ ਸਮਝ ਆ ਗਈ ਹੋਵੇਗੀ, ਸਵਾਲ number ਅੱਜ ਅੱਜ ਦਾ ਸਾਡਾ ਬਾਰਵਾਂ ਕਿ ਗੁਰੂ ਨਾਨਕ ਦੇਵ ਜੀ ਨੇ ਬਾਰਾਂਮਾਂਹ ਕਿਸ ਰਾਗ ਵਿੱਚ ਲਿਖਿਆ ਉੱਤਰ ਦੇ ਦਿਓ